ਹਾਂਜੀ ਮਾਵਾਂ ਨੇ ਵੀ ਖੁੱਦ ਵਿਗਾੜੇ ਨੇ ਉਹ ਛੋਟਾ ਬੱਚਾ ਤਾਂ ਨਹੀਂ ਖਾਦਾਂ ਰੋਟੀ ਜਾਂ ਕੋਈ ਕੰਮ ਕਰਨਾ ਨਹੀਂ time ਆਲਾ ਬੇਟਾ ਤੂੰ ਫੋਨ ਚਲਾ ਲੈ ਨਾਲੋਂ ਕੰਮ ਕਰਲੇ ਫੋਨ ਦੇ ਦਿੰਨੇ ਹਾਂ ਹੱਥ ਚ ਉਹ ਸਭ ਤੋ ਗ਼ਲਤ ਗੱਲ ਏ ਉਹ ਸਭ ਤੋ ਗ਼ਲਤ ਗੱਲ ਏ ਰੋਟੀ ਦੇ time ਬੱਚੇ ਨੂੰ ਖਾਣ ਪੀਣ ਦੇ time ਬੱਚੇ ਨੂੰ ਕਦੀਂ ਫੋਨ ਨਾ ਦਹੋ ਹੈਨਾ ਪਰ ਮਾਵਾਂ ਆਪਣਾ ਸੁਖ ਵੇਖ ਲੈਂਦਿਆ ਨੇ ਅੱਜ ਦੇ time ਚ ਮੈਡਮ ਹਰੇਕ ਬੱਚੇ ਦੇ ਹੱਥ ਪਹਿਲੇ ਮਾਂ ਫੋਨ ਦੇ ਅੱਗੇ ਕੁੱਛ ਚ੍ਲਾਉਗੀ ਤਾਂ ਬੱਚਾ ਰੋਟੀ ਖਾਦਾਂ

ਕਿਉਂਕਿ ਫੋਨ ਦੇਖਦਾ ਦੇਖਦਾ ਉਹਨੂੰ ਜੋ ਮਰਜੀ ਖਵਾਦੋ ਉਹਨੇ ਖਾਂ ਲੇਣਾ ਜ਼ੇ ਉਹ ਫੋਨ ਪਰੇ ਰੱਖ ਕੇ ਖਵਾਉਗੇ ਤਾਂ ਉਹਨੇ ਸੋ ਤਰ੍ਹਾਂ ਦੀਆਂ ਗ਼ਲਤੀਆਂ ਕੱਢਨੀਆਂ ਨੇ ਖਾਣੇ ਚ

ਇਹਦੇ ਵਿੱਚ ਮਿਰਚਾ ਜ਼ਿਆਦਾ ਨੇ ਏਹਦੇ ਵਿੱਚ ਨਮਕ ਜਿਆਦਾ ਏ ਅੱਛਾ ਕੁਰਕਰੇ ਇਹਨਾ ਨੂੰ ਦੇਦੋ ਜਿੰਨੇ ਮਰਜੀ ਉਹਦੇ ਵਿੱਚ ਜਿੰਨੀਆਂ ਮਰਜੀ ਮਿਰਚਾ ਹੋਣ

ਚਸਕੇ ਲੈਕੇ ਖਾਂਦੇ ਨੇ ਮੈਂ ਕਹਿਣੀ ਹਾਂ ਉਹ ਕਹਿੰਦੇ ਮਜਾਂ ਹੀ ਬੜਾ ਆਇਆਂ ਉਹਦੇ ਵਿੱਚ ਕੋਈ ਮਿਰਚ ਮਸ਼ਾਲਾ ਨਹੀਂ ਲੱਗਦਾ ਇਹਨਾ ਨੂੰ ਘਰ ਸਬਜੀ ਰੋਟੀ ਵਿੱਚ ਇਹਨਾ ਨੂੰ ਬਹੁਤ ਨੁੱਸਕ ਕੱਢਣੇ ਹੁੰਦੇ ਏ ਏਹ ਘਰ ਘਰ ਦੀ ਕਹਾਣੀ ਹੋ ਗਈ ਏ ਹੁਣ ਏਹ ਕਿਸੇ ਇੱਕ ਬੱਚੇ ਦੀ ਗੱਲ ਨਹੀਂ ਏ ਬੱਚੇ ਕਿਆ ਵੱਡੇ ਹੁਣ ਅੱਗੇ ਦੇਖਲੋ

ਤਾਂ ਸ਼ਾਮ ਨੂੰ ਜਾਣਾ ਤਾਹੇ ਵੱਲ ਚੱਲੇ ਆਂ ਚਾਚੇ ਵੱਲ ਚੱਲੇ ਆਂ

ਗੁਆਢ ਦਾ ਨਹੀਂ ਪਤਾ ਘਰ ਦੇ ਵਿੱਚ ਰਹਿੰਦੇ ਹੋਏ ਘਰ ਦੇ ਮੈਬਰ ਦਾ ਨਹੀਂ ਪਤਾ ਲੱਗਦਾ ਇੱਕ ਬੱਚਾ ਇੱਧਰ ਫੋਨ ਲੈਕੇ ਪਿਆਂ ਹਉਗਾ ਤੇ ਦੂਜਾ ਦੂਸਰੇ ਰੂਮ ਵਿੱਚ ਪਿਆਂ ਹੋਏਗਾ

ਏਹ ਨਹੀਂ ਇੱਕਲੇ ਬੱਚੇ ਮੰਮੀ ਡੇਡੀ ਦਾ ਵੀ ਏਹੀ ਹਾਲ ਏ

ਸਭ ਦਾ ਏ ਹਾਲ ਹੋ ਗਿਆ ਹੁਣ ਚਲੋਂ ਇਹਦੇ ਵਿੱਚ ਕੁੱਛ ਚੰਗਾ ਵੀ ਹੈਗਾ ਏ depend ਏ ਤੁਹਾਡੇ ਤੇ ਕੇ ਤੁਸੀਂ ਕਿ ਦੇਖ ਰਹੇ ਹੋ ਤੇ ਤੁਸੀਂ ਕਿ ਸਮਝ ਰਹੇ ਹੋ ਇਹਦੇ ਤੇ ਜ਼ੇ ਤੁਸੀਂ ਚੰਗਾ ਦੇਖੋਗੇ ਚੰਗਾ ਸੁਣੋਗੇ ਹੈਨਾ ਤਾਂ ਠੀਕ ਏ ਚੰਗੀ ਗੱਲ ਏ ਉਹਦੇ ਵਿੱਚ ਬਹੁਤ ਕੁੱਛ ਸਿਖ ਜੋ ਗਏ ਪਰ ਜੇ ਇਹਦੇ ਵਿੱਚ ਬੱਸ ਰੀਲਾਂ ਹੀ ਦੇਖਣੀਆਂ ਨੇ ਜਾਂ ਆਪਣਾ ਆਲਤੂ ਫ਼ਾਲਤੂ ਦੀਆਂ ਫ਼ਿਲਮਾਂ ਹੀ download ਕਰਕੇ ਦੇਖਣੀਆਂ ਨੇ ਤਾਂ ਉਹਦੇ ਵਾਸਤੇ ਫ਼ੇਰ ਤੁਹਾਡਾ ਮਾੜਾ ਵੀ ਏ ਅੱਜ ਨਹੀਂ ਤਾਂ ਕੱਲ ਪਤਾ ਲੱਗੂਗਾ ਪਤਾ ਤਾਂ ਲੱਗ ਹੀ ਜਾਂਦਾ ਕੇ ਇਹਦਾ result ਜਿਹੜਾ ਉਹ ਮਾੜਾ ਆਇਆਂ ਉਹ ਮਾੜਾ ਆਇਆਂ ਕਿਉ ਉਹਦਾ ਵੀ ਪਤਾ ਲੱਗ ਜਾਂਦਾ ਏ ਅਸੀਂ ਭਾਈ ਸੁਰੂਆਤ ਵਿੱਚ ਆਹੀ ਕੁੱਛ ਦੇਖਿਆਂ ਏ ਹੈਨਾ ਹਾਂ ਬੱਸ ਗੱਲ ਏ ਵੀ ਫੋਨ ਚਲਾਨਾ ਕੋਈ ਮਾੜੀ ਗੱਲ ਨਹੀਂ ਏ ਫੋਨ ਚਲਾਨਾ ਚੰਗੀ ਗੱਲ ਏ ਵੀ ਲੇਕਿਨ ਏਹ ਆਪਾਂ ਜਿਹੜੀਆਂ ਆਪਣੇ ਵਾਸਤੇ ਚੰਗੀਆਂ ਚੀਜਾਂ ਨੇ ਆਪਾਂ ਉਹ ਦੇਖੀਏ

knowledge ਵਾਸਤੇ ਬਹੁਤ ਕੁੱਛ ਏ ਤੇ ਮਤਲਬ ਕੀ math ਦੀਆਂ ਕਲਾਸਾਂ ਤੁਸੀਂ ਦੇਖਿਆਂ

ਹਾਂ ਕੰਮ ਦੀ ਗੱਲ ਨੂੰ ਤਾਂ ਇਹਨਾ ਨੂੰ ਣ ਨੀਂਦ ਆਉਣ ਲੱਕ ਜਾਂਦੀ ਏ ਨੀਂਦ ਆਂਣ ਲੱਗ ਜਾਂਦੀ ਹੈਗੀ ਏ ਜੇ ਕਿਥੇ ਕਹਿ ਦੋ ਨਾ ਵੀ ਫੋਨ ਦੇਦੋ ਵੀ ਕਿਸੇ ਰਿਸਤੇਦਾਰੀ ਨੂੰ ਫੋਨ ਕਰਨਾ ਏ ਤਾਂ ਰੁੱਖ ਜੋ

ਉਹ ਨਹੀਂ ਕਰਨਾ ਵੀ emergency ਚਾਹੇ ਜਿੰਨੀ ਮਰਜੀ ਪੇ ਰਹੀ ਏ ਉਹ ਰੁੱਖ ਜੋ ਸਾਡੀ ਆਂ ਜਿਹੜੀ ਫ਼ਿਲਮ ਚੱਲ ਰਹੀ ਏ ਏਹ ਜਿਹੜੀ ਪੂਰੀ ਹੋ ਜਾਵੇ ਹੁਣ ਜਿਸ ਤਰ੍ਹਾਂ game ਦੇਖਣਾ ਗ਼ਲਤ ਗੱਲ ਏ game ਫੋਨ ਚ ਨਾ ਦੇਖ ਕੇ ਤੁਸੀਂ ਖੁੱਦ ਥੋੜਾ ਜਾਂ game ਖੇਡੋ

ਲੇਕਿਨ ਉਹ ਚੀਜ ਨਹੀਂ ਏ ਕਿਉਂਕਿ ਸਾਰਾ ਉਹਨਾ ਨੇ ਜਿਹੜਾ ਫੋਨ ਚਲਾਈ ਜਾਣਾ ਉਹ ਅੱਖਾਂ ਦਾ ਨੁਕਸ਼ਾਨ ਏ

ਏਹ ਚੀਜਾਂ ਦਾ ਨੁਕਸ਼ਾਨ ਹੋ ਰਿਹਾਂ ਬੱਸ ਏਹ ਚੀਜ ਦਾ ਵੀ ਫੋਨ ਚਲਾਹੋ ਉਹਨਾ ਹੀ ਚਲਾਹੋ ਜਿੰਨਾ ਮਤਲਬ ਕਿ ਆਪਾਂ ਨੂੰ ਲੋੜ ਏ

ਏਹ ਚੀਜ ਏ ਫੋਨ ਕੋਈ ਮਾੜੀ ਗੱਲ ਨਹੀਂ ਹੈਗੀ ਏ ਪਰ ਜ਼ੇ ਫੋਨ ਦੇ ਪਿਛੇ ਹੀ ਘਰ ਘਰ ਵਿੱਚ ਲੜਾਈ ਹੋ ਜਾਂਦੀ ਏ ਹਰ ਘਰ ਵਿੱਚ ਹੀ ਲੜਾਈ ਹੋ ਰਹੀ ਏ ਇਸ time ਫੋਨ ਪਿਛੇ TV ਪਿਛੇ LCD ਦੇ ਪਿਛੇ ਹਰ ਘਰ ਦੇ ਵਿੱਚ ਲੜਾਈ ਏ ਉਹ ਕਹਿੰਦਾ ਮੈਂ ਆਂ cancel ਦੇਖਣਾ ਹਰੇਕ ਦੀ ਮਤਲਬ ਵੱਖੋ ਵੱਖਰੀ demand ਹੋ ਗਏ ਏ

ਬੱਚਿਆਂ ਦੇ ਹੱਥਾ ਦੇ ਵਿੱਚ ਆਪਾਂ ਇੰਨੇ ਇੰਨੇ ਮਹਿੰਗੇ ਫੋਨ ਫੜਾ ਦਿੱਤੇ ਤਾਂ ਫ਼ਿਰ ਦੇਖੋ ਕਿਥੇ ਨਾ ਕਿਥੇ ਆਪਾਂ ਵੀ ਜ਼ਿਮੇਵਾਰ ਹੈਗੇ ਹਾਂ ਵੱਡੇ ਵੀ ਕਿ ਜਿਹੜੇ ਆਪਾਂ ਫੋਨ ਖ਼ਰੀਦ ਕੇ ਦਿੱਤੇ ਏ ਇੱਕ ਤਾਂ ਅਸੀਂ ਆਪਣਾ ਖਰਚਾ ਵਧਾ ਲਿਆ

ਹੈਨਾ ਫ਼ੇਰ ਇੱਕ ਬੱਚੇ ਦੀ ਅੱਗੋ growth ਘੱਟ ਗਈ

ਵੱਧਣਾ ਫੁੱਲਣ ਬੱਚੇ ਜਮਾਂ ਬੰਦ ਹੋ ਗਏ ਕਿਉ ਕਦੇਂ ਦੋੜੇ ਭੱਜ਼ੇ ਨਹੀਂ ਕਦੇਂ ਕੁੱਛ ਬਹਾਰ ਦਾ ਦੇਖਿਆਂ ਹੀ ਨਹੀਂ ਸਿਰਫ਼ knowledge ਮਿੱਲੀ ਤਾਂ ਫੋਨ ਦੇ ਜਰੀਏ ਮਿਲੀ ਜਿੰਨੀ ਕ ਵੀ ਮਿੱਲੀ ਹੈਨਾ ਤੇ ਫੋਨ ਬਣਾਏ ਸੀ ਸਰਕਾਰ ਨੇ ਤਾਂ ਕੇ ਚਲੋਂ ਪਹਿਲਾਂ ਚਿੱਠੀਆਂ ਦਾ ਜਮਾਣਾ ਹੁੰਦਾ ਸੀ ਪਰ ਏਹ ਸੀ ਕੇ ਚਲੋਂ ਚਿੱਠੀ ਪੱਤਰ ਲੇਟ ਹੋ ਜਾਂਦਾ ਏ ਕਈ ਵਾਰੀ ਕਿਸੇ ਨੂੰ ਮਿਲਦਾ ਹੀ ਨਹੀਂ ਸੀ ਹੈਗਾ

ਦੇਸ਼ ਵਿਦੇਸ਼ ਬੇਠੇ ਹਾਂ ਤਾਂ ਆਪਾਂ video call ਕਰ ਕੇ ਇੱਕ ਦੂਜੇ ਨੂੰ ਦੇਖ ਲਿੰਨੇ ਆਂ ਤਰ੍ਸ੍ਲੀ ਹੋ ਜਾਂਦੀ ਏ ਤਰ੍ਸ੍ਲੀ ਹੋ ਜਾਂਦੀ ਏ ਤੇ ਮਿੱਲਿਆਂ ਵਰਗਾ ਹੀ ਹੋ ਜਾਂਦਾ ਏ ਚਾਹੇ ਤੁਸੀਂ ਕਿੰਨੇ ਸਾਲ ਨਹੀਂ ਮਿੱਲੇ ਹੈਗੇ ਇੱਕ ਦੂਜੇ ਨੂੰ ਪਰ ਫੋਨ ਜਰੀਏ ਤੁਸੀਂ ਇੱਕ ਦੂਜੇ ਨੂੰ ਚਾਹੇ ਰੋਜ ਗੱਲ ਕਰਲੋ ਤਾਂ ਉਹ ਤੁਹਾਨੂੰ ਮਿਲਿਆਂ ਵਰਗਾ ਹੀ ਲੱਗਦਾ ਏ ਹੈਨਾ ਬਣਾਏ ਤਾਂ ਇਸ ਸੁੱਖ ਵਾਸਤੇ ਸੀ ਪਰ ਇਹਦਾ ਹੁਣ ਨਾ ਜਿਆਦਾ ਹੋ ਗਿਆ ਕੰਮ ਕੇ ਬੱਚਿਆਂ ਨੇ miss use ਕਰਨਾ ਸ਼ੁਰੂ ਕਰ ਦਿੱਤਾ ਇਸ ਚੀਜ ਨੂੰ

ਹਾਂਜੀ ਔਰ ਇਸ ਨਾਲ ਪੜਾਈ ਦਾ ਵੀ ਨੁਕਸ਼ਾਨ ਹੋ ਜਾਂਦਾ ਏ ਫ਼ਿਰ ਪਹਿਲਾਂ ਤਾਂ ਦੇਖੋ ਕੋਵਿਡ ਕਰਕੇ ਪੜਾਈ ਹੋਈ ਫੋਨ ਤੇ mobile ਨੂੰ ਹੀ ਪੜਾਈ ਦਾ ਇੱਕ ਤਰ੍ਹਾਂ ਦਾ ਸਾਧਨ ਮੰਨ ਲਿਆ ਕੇ ਜਿਹਦੇ ਕੋਲ ਫੋਨ ਏ ਉਹ ਕਲਾਸਾਂ ਲਾ ਰਿਹਾਂ ਦੂਜੇ ਬੱਚੇ ਕੋਲ ਫੋਨ ਨਹੀਂ ਏ ਤਾਂ ਉਹ ਬੱਚਾ ਪਿਛੇ ਰਹਿ ਹੀ ਜਾਂਦਾ ਸੀ ਕਿਉਂਕਿ ਬੀਮਾਰੀ ਇਸ ਤਰ੍ਹਾਂ ਦੀ ਆਂ ਗਈ ਸੀ ਉਹਦੋ ਸਾਰੀ ਦੁਨੀਆਂ ਦੇ ਨਾਲ ਹੀ ਏ ਮਤਲਬ ਕਿ ਘਰ ਵਿੱਚ ਜੇ ਤਿੰਨ ਬੱਚੇ ਏ ਫੋਨ ਇੱਕ ਏ ਤਾਂ ਮਾਂ ਬਾਪ ਨੇ ਮਜਬੂਰੀ ਵਿੱਚ ਲੈਕੇ ਦੇਣਾ ਪਿਆਂ

ਤਾਂ ਲੈਕੇ ਦੇਣੇ ਪਏ ਫੋਨ ਪਰ ਲੈਕੇ ਤਾਂ ਦਿੱਤੇ ਸੀ ਸੁੱਖ਼ ਵਾਸਤੇ

ਪੜਨ ਗਏ ਪਰ ਹੁਣ ਬੱਚੇ ਉਸ ਚੀਜ ਦਾ ਨ੍ਜ਼ੇਜ ਫ਼ੇਦਾ ਚੁੱਕਦੇ ਰਹੇ ਨੇ ਨਾਲੇ recharge ਦਾ ਹੋਰ ਵੀ ਖਰਚਾ ਵੱਧ ਗਿਆ

ਤਾਂ ਦੁਕਾਨ ਦਾਰਾ ਨੂੰ ਵੀ ਫਾਇਦਾ ਹੋ ਗਿਆ ਏਸ ਚੀਜ ਦਾ ਦੁਕਾਨਦਾਰਾ ਨੂੰ ਫਾਇਦਾ ਹੋ ਗਿਆ ਪਰ ਜਿਹਦੀ income ਘੱਟ ਏ ਉਹਨੂੰ ਨੁਕਸ਼ਾਨ ਹੋ ਗਿਆ

ਚਲੋਂ ਦੁਨੀਆਂਦਾਰੀ ਇਵੇਂ ਚੱਲੀ ਜਾਣਾ ਪਰ ਏਸ ਚੀਜ ਨੇ ਬੜਾ ਕਿਥੇ ਨਾ ਕਿਥੇ ਬਹੁਤ ਜਿਆਦਾ ਫ਼ਰਕ ਪਾਇਆ ਏ ਪਿਛੇ ਕਰ ਦਿੱਤਾ ਚਲੋਂ ਉਹ ਤਾਂ ਗੱਲ ਵੱਖਰੀ ਹੈਗੀ ਏ ਆਪਾਂ online ਸਿਖ ਗਏ ਬਹੁਤ ਕੁੱਛ digital India ਹੋ ਗਿਆ ਹੁਣ ਬੱਚੇ ਬਹੁਤ ਕੁੱਛ ਸਿਖ ਵੀ ਗਏ ਨੇ ਐਸੀ ਗੱਲ ਨਹੀਂ

online marketing ਕਰਦੇ ਨੇ ਬੱਚੇ ਹੈਨਾ sale purchase ਦਾ ਕਰਦੇ ਨੇ online ਕਲਾਸਾਂ ਲਾਦੇ ਨੇ ਬਹੁਤ ਕੁੱਛ ਸਿਖਦੇ ਨੇ ਸਿਖਣ ਵਾਲੇ ਸਿਖਦੇ ਨੇ ਪਰ ਜਿਹਨਾ ਨੇ ਨਹੀਂ ਸਿਖਣਾ ਉਹਨਾ ਨੇ ਤਾਂ

ਹਾਂਜੀ ਸਾਰੇ ਤਾਂ ਇੱਕੋ ਜਿਹੇ ਨਹੀਂ ਹੈਗੇ ਕੁੱਛ ਏਹੋ ਜ਼ੇ ਵੀ ਹੈਗੇ ਫੋਨ ਤੇ ਆਪਣਾ bigness ਚਲਾ ਰਹੇ ਨੇ ਅੱਛਾ ਕੰਮਾਹ ਰਹੇ ਨੇ

ਮਤਲਬ ਕਿ ਉਹਨਾ ਨੂੰ ਸਮਝਦਾਰੀ ਏ ਪੜਨ ਦਾ time ਨਹੀਂ ਦਿਨ ਨੂੰ job ਕਰਦੇ ਏ ਰਾਤ ਆਪਣੇਂ ਫੋਨ ਤੇ ਜਦੋਂ ਬੈਠ ਕੇ ਪੜਾਈ ਕਰਦੇ ਏ ਮਤਲਬ ਕਿ ਫਾਇਦਾ ਚੁੱਕਦੇ ਏ ਇਸ ਚੀਜ ਦਾ

ਕਈ ਜੋ time pass ਏ ਉਹ ਆਪਣਾਂ ਨੁਕਸ਼ਾਨ ਆਪ ਹੀ ਕਰੀ ਜਾਂ ਰਹੇ ਨੇ ਹੋ ਤੇ ਫ਼ਿਰ ਨੁਕਸ਼ਾਨ ਹੈਗਾ ਹੀ ਏ ਸ਼ਰੀਰ ਦਾ ਵੀ ਤੇ time ਦਾ ਵੀ ਹੈਨਾ ਹਾਂਜੀ ਤੇ ਉਹਨਾ ਨੂੰ ਅਜੇ ਹੁਣ ਨਹੀਂ ਪਤਾ ਲੱਗ ਰਿਹਾਂ ਥੋੜੇ time ਬਾਅਦ ਫ਼ਿਰ ਪੱਛਤਾਉਣ ਗਏ

ਵੀ ਸਾਡੇ ਕੋਲ ਹੈਗਾ ਸੀ ਅਸੀਂ ਕਦਰ ਨਹੀਂ ਕਰੀ

ਫ਼ੇਰ ਸਮਾਂ ਨਿੱਕਲ ਜਾਦਾ ਏ ਫ਼ੇਰ ਤਾਂ ਪਛਤਾਵਾ ਹੀ ਪੱਲੇ ਰਹਿੰਦਾ ਫ਼ੇਰ ਕਹਿਣ ਗਏ ਤੁਸੀਂ ਵਧੀਆ ਰਹੇ ਤੁਸੀਂ ਤਾਂ job ਕਰਦੇ ਸੀ ਪੜੇ ਕਦੋਂ ਏਹ ਨਹੀਂ ਪਤਾ ਰਾਤ ਫੋਨ ਜਰੀਏ ਹੀ ਪੜਦੇ ਰਹੇ ਵੀ ਤੁਸੀਂ ਰੀਲਾਂ ਦੇਖਕੇ time ਗਵਾਇਆ ਅਸੀਂ ਪੜ ਕੇ time ਸੰਭਾਲਿਆਂ

ਇਸ ਚੀਜ ਦਾ ਹੈਗਾ ਏ ਇਸ ਲਈ ਏਹ ਵੀ ਇਹਦੀ ਵਰਤੋ ਸਹੀਂ ਢੱਗ ਨਾਲ ਕਰੋ ਤਾਂ ਬਹੁਤ ਫਾਇਦੇ ਏ ਹਾਂਜੀ ਏਹ ਹੈ ਫੋਨ ਦਾ ਜਿਥੇ ਫਾਇਦਾ ਵੀ ਏ ਤੇ ਨਾਲ ਨੁਕਸ਼ਾਨ ਵੀ ਏ ਹਰਕ਼ ਚੀਜ ਹੀ ਏਦਾ ਹੀ ਹੈ ਹਾਂਜੀ ਦੇਖਣਾ ਚਲੋਂ ਚੰਗੀ ਗੱਲ ਏ ਥੋੜੀ ਦੇਰ ਲਈ ਦੇਖਲੋ ਚਲਾਹ ਲੋ ਪੰਜ ਮਿੰਟ ਦੱਸ ਮਿੰਟ ਏਹ ਨਹੀਂ ਕੇ ਦੋ ਦੋ ਘੰਟੇ ਲੱਗੇ ਹੀ ਰਹੋ ਏਹ ਚੀਜਾਂ ਗ਼ਲਤ ਏ

ਵੀ ਏਹ ਨਹੀਂ ਕਰਨਾ ਚਾਹੀਦਾ

ਕੁੱਝ ਨਹੀਂ ਬਣਾਇਆ ਅਜੇ ਤਾਂ ਸੋਚਾਂ ਚ ਪਾਏ ਹੋਏ ਹਾਂ ਕੀ ਕੀ ਬਣਾਈਏ ਅੱਜ Sunday ਹੈਗਾ

ਕੋਈ ਇੱਕ ਕਿਹੰਦੇ ਘੀਏ ਦੇ ਕੋਫਤੇ ਬਣਾ ਲਓ ਦੂਜਾ ਕਿਹੰਦੇ ਮਲਾਈ ਦੇ ਕੋਫਤੇ ਬਣਾ ਲਓ ਹਜੇ ਇਹੀ ਸੋਚੀ ਜਾਂਦੀ ਆ ਕੀ ਮਲਾਈ ਦੇ ਬਨਾਵਾਂ ਕੇ ਘੀਏ ਦੇ ਬਨਾਵਾਂ

ਮੈਂ ਕਦੀ ਘੀਏ ਦੇ ਕੋਫਤੇ ਬਨਾਏ ਨੀ ਹੈਗੇ

ਮਲਾਈ ਦੇ ਤਾਂ ਇੱਕ ਅੱਧਾ ਵਾਰ ਪਹਿਲਾਂ ਬਨਾਏ ਵੀ ਨੇ

ਅਹ ਮਲਾਈ ਦੇ ਕੋਫਤੇ ਮਤਲਬ ਕੀ ਇਸ ਤਰ੍ਹਾਂ ਬਨਾਏ ਸੀ ਇਹਦੇ ਲਈ ਆਲੂ ਲੈ ਲਓ ਪਿਹਲੇ

ਵੀ ਆਪਣੇ ਆਲੂ ਜਿਵੇਂ family ਦੇ ਮੁਤਾਬਿਕ

ਜੇ ਪਾਈਆ ਪਨੀਰ ਲੀਤਾ ਤਾਂ ਫ਼ੇਰ ਪੰਜਾਹ ਗ੍ਰਾਮ ਮੈਦਾ ਲੈਲੋ

ਮੈਦਾ ਕਰਨਾ ਵੀ ਪੰਜਵਾਂ ਹਿੱਸਾ ਹੋ ਗਿਆ

ਅਦਰਕ ਲਸੁਨ ਦਾ paste ਜਿਵੇਂ ਆਪਾਂ ਸਬਜੀ ਨੂੰ ਤੜਕਾ ਲਾਉਣੇ ਆ

ਟਮਾਟਰ ਹੋ ਗਿਆ ਇਹਦੇ ਲਈ ਫ਼ੇਰ ਮਲਾਈ ਜਾਂ cream ਦੋਨਾਂ ਚੋਂ ਜੋ ਵੀ ਚੀਜ਼ ਹੋਵੇ ਘਰ

ਤੇ ਅਹ ਮਸਾਲਾ ਹੋ ਗਿਆ

ਕਸੂਰੀ ਮੇਥੀ ਹੁੰਦੀ ਜਿਵੇਂ ਸੁਵਾਦ ਅਨੁਸਾਰ ਲੇਲੋ

ਖੱਟਾ ਮਿਠਾ ਜਿਆ ਹੋਵੇ ਕਈਆਂ ਨੂੰ ਕਰਾਰਾ ਪਸੰਦ ਉਹ ਨਹੀਂ ਪਾਉਂਦੇ

ਕਈਆਂ ਨੂੰ ਮਿਰਚ ਥੋੜੀ ਜੀ ਘੱਟ ਪਸੰਦ ਹੁੰਦੀ ਆ ਤਾਂ ਫਿਰ ਉਹ ਚੀਨੀ ਪਾਕੇ ਥੋੜਾ ਮਿਠਾਸ ਲਿਆ ਲੇਂਦੇ ਨੇ ਖੱਟਾ ਮਿੱਠਾ ਸੁਵਾਦ ਬਣਾ ਲੇਂਦੇ ਨੇ

ਫਿਰ ਹੁਣ ਮਤਲਬ ਕੀ ਜਿਹੜੇ ਆਪਾਂ ਆਲੂ ਲੀਤੇ ਨੇ ਪਹਿਲਾਂ ਉਹਨਾ ਨੂੰ ਆਪਾਂ ਉਬਾਲ ਲੈਣੇ ਆ

ਅਲੂਆਂ ਨੂੰ ਨਾ ਅਲੂਆਂ ਨੂੰ ਆਪਾਂ mash ਕਰੋ ਫਿਰ mash ਕਰਕੇ ਨਾ